ਪਲੇਟ ਲਾਈਟ ਲੱਗਿਆ ਕੁਰਸੀਆਂ ਤੇ ਟੇਬਲ ਕਾਊਂਟਰ ਦਿਖਾਈ ਦੇ ਰਿਹਾ ਬਾਹਰ ਇਸਦੇ ਬੈਨਰ ਲੱਗਿਆ ਹੋਇਆ ਤੇ ਉੱਪਰ ਨੀਲਾ ਤੇ ਲਾਲ ਅੱਖਰਾਂ ਵਿੱਚ ਵੀ ਹੋਲਡਿੰਗ ਬੋਰਡ ਲੱਗ --

ਇਸ ਫੋਟੋ ਵਿੱਚ ਇੱਕ ਨੀਲੇ ਰੰਗ ਦੀ ਇਮਾਰਤ ਦੇ ਸੀਸ ਦਿਖਾਈ ਫੇਰ ਉੱਪਰ ਲਾਲ ਰੰਗ ਦੀ ਛੱਤ ਉੱਪਰ ਨੀਲਾ ਆਸਮਾਨ ਚਿੱਟੇ ਬੱਦਲ ਬਿਜਲੀ ਦਾ ਖੰਭਾ ਲਾਈਟ --

ਇਸ ਫੋਟੋ ਵਿਚ ਇੱਕ ਦਿਖਾਈ ਦੇ ਰਹੇ ਜਿਸ ਦੀਆਂ ਦੋਨਾਂ ਸਾਈਡਾਂ ਤੋਂ ਓਪਨ ਡੋਰ ਹਨ ਪਿਲਰ ਦੇ ਪਿੱਛੇ ਇਦੇ ਕੰਦ ਤੇ ਖਾਲੀ ਜਗਹਾ ਤੇ

ਇਸ ਫੋਟੋ ਵਿੱਚ ਇੱਕ ਸ਼ੋਰੂਮ ਦਿਖਾਏਗਾ ਜਿਸ ਵਿੱਚ ਬਹੁਤ ਸਾਰੀਆਂ ਲਾਈਟਾਂ ਜੱਗਦੀਆਂ ਬਹੁਤ ਸਾਰੇ ਕੱਪੜੇ ਦਿਖਾਈ--

ਅਤੇ ਲਾਲ ਰੰਗ ਦਾ ਇੱਕ ਬੈਨਰ ਜਿਸ ਦੇ ਉਪਰ ਗੋਲ ਰੱਖ ਥੱਲੇ ਕੁਝ ਹੋਰ ਸਮਾਨ ਸਟੋਰ ਚ ਬਾਹਰ ਬਾਈਕ ਤੇ ਕੁਝ ਲੋਕ--

ਮੰਜਾ ਵਿਛਿਆ ਹੋਇਆ ਅਤੇ ਸੋਫੇ ਅਤੇ ਟੇਬਲ ਲੱਗੇ ਹੋਏ ਨਜ਼ਰ ਆਣ ਉਪਰ ਝੁੰਮਰ ਅਤੇ ਲਾਈਟਾਂ ਜਲ ਰਹੀਆਂ ਹਨ ਨੀਲੇ ਰੰਗ ਦਾ ਪਰਦੇ ਦਿਖਾਈ ਦਿੰਦੇ--

ਕੁਰਸੀਆਂ ਬਲੈਕ ਰੰਗ ਦੀਆਂ ਤੇ ਕਾਲੇ ਦੀਆਂ ਤੇ ਕੁਝ ਭੇਜਦੀ ਹਨ ਅਤੇ ਇਹ ਹਰੇ ਪੀਲੇ ਅਤੇ ਗੁਲਾਮੀ ਰੰਗ ਦੇ ਦੱਬੇ ਹਨ ਇਸ ਤੋਂ ਇਲਾਵਾ ਪਿੱਛੇ ਇਕ ਕਾਊਂਟਰ ਨਜ਼ਰ ਆਉਂਦਾ ਹੈ।

ਇੱਸ ਫ਼ੋਟੋ ਵਿੱਚ ਬੱਚਿਆਂ ਦੇ ਖੇਡਨ ਲਈ ਇੱਕ ਵ੍ਹਾਈਟ ਗੱਡੀ ਇੱਕ ਲਾਲ ਗੱਡੀ ਇੱਕ ਗਰੀਨ ਗੱਡੀ ਤੇ ਇੱਕ ਨਾਲ ਛੋਟਾ ਕਾਲਾ ਬਾਇਕ ਅਤੇ ਇੱਕ --

ਇਸ ਫੋਟੋ ਵਿੱਚ ਚਿੱਟੇ ਰੰਗ ਦੀ ਦੀਵਾਰ ਨਜ਼ਰ ਆ ਰਹੀ ਜਿਸ ਵਿੱਚ ਹਰੇ ਰੰਗ ਦੇ ਸਰਕਲ ਹਨ ਅਤੇ ਇਸਦਾ ਗੇਟ ਵੀ ਹਰੇ ਰੰਗ ਦਾ ਤੇ ਇਹਦੇ ਪਿੱਲਰ --

ਸਲਾਈਡ ਜੋ ਉੱਤੋਂ ਹਰੀ ਪੀਲੀ ਨੀਲੀ ਅਤੇ ਲਾਲ ਹੈ ਬੈਕ ਸਾਈਡ ਤੇ ਇੱਕ ਇਮਾਰਤ ਬਿਜਲੀ ਦੇ ਖੰਬੇ ਅਤੇ--

ਇਸ ਫੋਟੋ ਵਿੱਚ ਸਾਹਮਣੇ ਇੱਕ ਵਾਈਟ ਰੰਗ ਦੀ ਇਮਾਰਤ ਦਿਖਾਈ ਦੀ ਜਿਸਦੇ ਨੀਲੇ ਰੰਗ ਸੀਰੇ ਉੱਪਰ ਭਰਿਆ ਆ ਤੇ ਸਾਈਡ ਤੇ ਕੱਚ ਦਾ ਕੈਮਲ ਵਾਈਟ --

ਤੇ ਇੱਕ ਐਕਟਿਵਾ ਤੇ ਸਾਈਡ ਤੇ ਛੋਟੇ ਅਤੇ ਵੱਡੇ ਬੂਟੇ ਨਾਲ ਵੀ ਪਾਰਕ ਉੱਪਰ ਨੀਲਾ ਆਸਮਾਨ ਨਜ਼ਰ ਆ ਰਿਹਾ ਹੈ।

ਸਾਮਣੇ ਇਨਾਂ ਦੇ ਟੀਚਰ ਅਤੇ ਇੰਡੀਗਾ ਦਾ ਫਲੈਗ ਅਤੇ ਸਾਹਮਣੇ ਚਾਰ ਮੰਜ਼ਿਲ੍ਹਾ ਇਮਾਰਤ ਦਰੱਖਤ ਇੱਕ ਸਾਈਡ ਤੇ ਲਾਲ ਰੰਗ ਦੀ ਇਮਾਰਤ ਨਜ਼ਰ ਆਉਂਦੀ ਉਸ ਤੋਂ ਉੱਪਰ ਬੱਦਲ ਦਿਖਾਈ ਦੇ ਰਹੀ ਹੈ।

ਇਸ ਫੋਟੋ ਵਿੱਚ ਖੇਤਾਂ ਵਿੱਚ ਖੜੀ ਹੋਈ ਫ਼ਸਲ ਦਿਖਾਈ ਦੇ ਰਹੀ ਜੋ ਕਿ ਹਰੇ ਰੰਗ ਦੀ ਐ ਅਤੇ ਥੋੜ੍ਹਾ ਜਿਹਾ ਖੇਤਾਂ ਵਿੱਚ ਪਾਣੀ ਨਜਰ ਆ ਰਿਹਾ ਐ ਸਾਹਮਣੇ ਗੱਡੀਆਂ ਟਾਇਰ ਅਤੇ ਬਿਜਲੀ ਦੀਆਂ ਤਾਰਾਂ--

ਇੱਸ ਫ਼ੋਟੋ ਵਿੱਚ ਰਾਤ ਦੇ ਸਮੇਂ ਦੋ ਦੁਕਾਨਾਂ ਦੇ ਸ਼ੱਟਰ ਔਪੇਨ ਹਨ ਜੋਕਿ ਸੂਰਮੇਂ ਰੰਗ--